ਕਿਸਾਨ ਨੂੰ ਬਹੁਤ ਪ੍ਰੇਸ਼ਾਨ ਕਰਦੀ ਰਹਿੰਦੀ ਸੀ ਉਹ ਕਿਸਾਨ ਦੀ ਮੂਰਖਤਾ ਤੇ ਹਮੇਸ਼ਾ ਹੀ ਹਸਦੀ ਸੀ। ਓਹਦੇ ਮੁਰਗੇ ਮੁਰਗੀਆਂ ਜਾਇਆ ਕਰਦੀ ਹੁੰਦੀ ਸੀ। ਕਿਸਾਨ ਉਸ ਲੋਮੜੀ ਤੋਂ ਬਹੁਤ ਤੰਗ ਆ ਚੁੱਕਿਆ ਸੀ। ਓਹਨੇ ਲੋਮੜੀ ਨੂੰ ਇੱਕ ਸਬਕ ਸਿਖਾਉਣ ਦਾ ਫੈਸਲਾ ਲੀਤਾ। ਕਈ ਦਿਨਾਂ ਬਾਅਦ ਇੱਕ ਦਿਨ ਆਖਿਰਕਾਰ ਲੋਮੜੀ ਨੂੰ ਫੜਣ ਵਿੱਚ ਸਫ਼ਲ ਹੋ ਗਿਆ। ਗੁੱਸੇ ਵਿੱਚ ਆ ਕੇ ਉਸਨੇ ਇੱਕ ਰੱਸੀ ਤੇ ਤੇਲ ਦੇ ਡੁਬੋ ਕੇ ਲੋਮੜੀ ਦੀ ਪੂੰਛ ਨਾਲ ਬੰਨ੍ਹ ਦਿੱਤਾ। ਜਿਸ ਕਰਕੇ ਉਸ ਲੋਮੜੀ ਦੀ ਪੂੰਛ ਨੂੰ ਅੱਗ ਲੱਗ ਗਈ। ਲੋਮੜੀ

ਜੰਗਲ ਵਿੱਚ ਇਧਰ ਉਦਰ ਘੁੰਮ ਰਹੀ ਸੀ। ਅਚਾਨਕ ਤੋਂ ਹੀ ਇੱਕ ਸ਼ੇਰ ਉਸਦੀ ਨਜ਼ਰ ਦੇ ਵਿੱਚ ਆਇਆ। ਉਸਦਾ ਧਿਆਨ ਅੰਗੂਰਾਂ ਦੇ ਵੇਲ ਵੱਲ ਪੈ ਗਿਆ। ਓਹਨੇ ਮਨ ਵਿੱਚ ਹੀ ਸੋਚਿਆ ਇੱਕ ਅੰਗੂਰ ਤਾਂ ਬਹੁਤ ਸੁਆਦ ਹੁੰਦਾ ਹੈ। ਇਹ ਤਾਂ ਮੈਨੂੰ ਚਾਹੀਦਾ ਹੀ ਹੈ। ਮੈਂ ਇਨ੍ਹਾਂ ਨੂੰ ਜ਼ਰੂਰ ਖਾਵਾਂਗੀ। ਅੰਗੂਰ ਕਾਫ਼ੀ ਉਚਾਈ ਤੇ ਲੱਗੇ ਸਨ। ਲੋਮੜੀ ਨੇ ਛਾਲ ਮਾਰ ਕੇ ਅੰਗੂਰ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ । ਪਰ ਉਹ ਉਨ੍ਹਾਂ ਤੱਕ ਨਹੀਂ ਪਹੁੰਚ ਸਕੀ। ਉਹ ਛਾਲ ਮਾਰ ਮਾਰ ਕੇ ਅੰਗੂਰ ਤੋੜਨ ਦੀ ਕੋਸ਼ਿਸ਼ ਕਰਦੀ ਰਹੀ ਪਰ ਉਨ੍ਹਾਂ ਸਫਲਤਾ ਨਹੀਂ ਮਿਲੀ। ਜਦੋਂ ਉਹੋ ਇਨੇ ਯਤਨ ਕਰਨ ਤੋਂ ਬਾਅਦ ਥੱਕ ਗਈ ਫਿਰ ਉਸਨੇ ਸੋਚਿਆ ਕਿ ਮੈਂ ਕੀ ਕਰਾਂ। ਇੱਕ ਕਾਂ ਨੇ ਬਹੁਤ ਸਾਰੇ ਮੋਰਾਂ ਦੇ ਪੇੜ ਵਿਚਕਾਰ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਆਪਣੇ ਕੰਮ ਤੇ ਲਗਾਇਆ ਲਿਆ। ਉਸਨੂੰ ਆਪਣਾ ਨਵਾਂ ਰੂਪ ਬਹੁਤ ਚੰਗਾ ਲੱਗਿਆ ਤੇ ਓਹਨੇ ਫੈਸਲਾ ਕੀਤਾ ਕਿ ਉਹ ਹੁਣ ਕਾਵਾਂ ਦੇ ਨਾਲ ਨਹੀਂ ਸਗੋਂ ਮੋਰਾਂ ਦੇ ਨਾਲ ਰਹੇਗੀ। ਇਸ ਤੋਂ ਬਾਅਦ ਓਹਨੇ ਆਪਣੇ ਪੁਰਾਣੇ ਸਾਥੀ ਦਾ ਅਪਮਾਨ ਕਰਕੇ ਓਥੋਂ ਚਲਾ ਗਿਆ ਅਤੇ ਮੋਰਾਂ ਦੇ ਚੁੰਡ ਨਾਲ ਰਲਣ ਦੀ ਕੋਸ਼ਿਸ਼ ਕਰਨ ਲੱਗਿਆ ਰਲਦੇ-ਰਲਦੇ ਓਹਨੇ ਦੇਖਿਆ ਕਿ ਇੱਕ ਵਾਰ ਇੱਕ ਕਾਂ ਬਹੁਤ ਸਾਵਧਾਨੀ ਨਾਲ ਅਜਿਹੇ ਬਾੜੇ ਵਿੱਚ ਚਲਾ ਗਿਆ ਜਿੱਥੇ ਮੋਰ ਘੁੰਮਦੇ ਹਨ। ਓਥੇ ਉਸਨੇ ਉਨ੍ਹਾਂ ਨੂੰ ਬਹੁਤ ਸਾਰੇ ਭੰਡ ਦਿਖਾਏ ਹੋਏ ਸਨ। ਕਾਂ ਨੇ ਇੱਕ ਭੰਡ ਦੇਖ ਕੇ ਬੋਲਿਆ ਕਿ ਇਹਤੋਂ ਬਿਨਾਂ ਤਾਂ ਇਹਦੀ ਆਕੜ

ਕਾਂ ਨੂੰ ਮਹਿਮਾਨ ਸਮਝ ਕੇ ਅਤੇ ਲੰਬੇ ਕਦਮਾਂ ਨਾਲ ਉਸ ਕੋਲੋਂ ਪਹੁੰਚ ਕੇ ਚੁੰਝ ਮਾਰਨ ਲੱਗੇ ਅਤੇ ਉਸਦੇ ਨਕਲੀ ਪੇਡਾਂ ਨੂੰ ਨੋਚਣ ਲੱਗੇ ਜਿਸ ਪ੍ਰਕਾਰ ਉਸਦੇ ਖੰਬ ਟੁੱਟਣ ਹੀ ਲੱਗੇ ਸੀ। ਇੱਕ ਜੰਗਲ ਵਿੱਚ ਇੱਕ ਰੁੱਖ ਉੱਪਰ ਇੱਕ ਕਬੂਤਰਾਂ ਦਾ ਜੋੜਾ ਰਹਿੰਦਾ ਸੀ। ਇੱਕ ਵਾਰ ਜੰਗਲ ਵਿੱਚ ਇੱਕ ਸ਼ਿਕਾਰੀ ਆਇਆ ਓਹੋ ਬਹੁਤ ਨਰਾਦਗੀ ਅਤੇ ਬਹੁਤ ਪ੍ਰੇਸ਼ਾਨ ਸੀ। ਪੰਛੀਆਂ ਨੂੰ ਮਾਰ ਕੇ ਖਾਣਾ ਹੀ ਉਸਦਾ ਕੰਮ ਸੀ ਇੱਕ ਵਾਰ ਉਸਨੇ ਜਾਲ ਵਿਛਾਇਆ ਕਬੂਤਰੀ ਫੱਸ ਗਈ। ਓਹੋ ਉਸਨੂੰ ਲੈ ਕੇ ਜਿਵੇਂ ਹੀ ਚਲਣ ਲੱਗਿਆ ਹੋਇਆ ਸੀ ਤਾਂ ਇੱਕ ਬੱਦਲ ਛਾ ਗਏ। ਅਸਮਾਨ ਦੇ ਉੱਤੇ ਪੂਰੇ ਹੀ ਬੱਦਲ ਛਾ ਗਏ ਅਤੇ ਬਹੁਤ ਜ਼ੋਰ ਨਾਲ ਮੀਂਹ ਪੈਣ ਲੱਗ ਗਿਆ। ਓਹੋ ਠੰਡ ਨਾਲ ਕੰਬਣ ਲੱਗਿਆ। ਓਹੋ ਇੱਕ ਵੱਡੇ

ਬਹੁਤ ਸਾਵਧਾਨੀ ਨਾਲ ਅਜਿਹੇ ਬਾੜੇ ਵਿੱਚ ਚਲਾ ਗਿਆ ਜਿੱਥੇ ਮੋਰ ਘੁੰਮਦੇ ਸੀ। ਉੱਥੇ ਉਨ੍ਹਾਂ ਨੇ ਬਹੁਤ ਸਾਰੇ ਭੰਡ ਡਿੱਗੇ ਹੋਏ ਸਨ। ਕਾਂ ਨੇ ਕਿਹਾ ਕਿ ਮੈਂ ਇਨ੍ਹਾਂ ਭੰਡਾ ਦੇ ਨਾਲ ਨਹੀਂ ਰਹਿਣਾ ਚੁਹੰਦਾ ਅਤੇ ਆਕੜ ਕੇ ਮੋਰਾਂ ਦੇ ਕੋਲ ਜਾਣ ਲੱਗਿਆ ਹੁਣ ਓਹੋ ਖੁੱਦ ਨੂੰ ਇੱਕ ਸਮੁੰਦਰੀ ਮੋਰ ਸਮਝਣ

ਉਸਨੂੰ ਚੁੰਝ ਮਾਰਨ ਲੱਗੇ ਅਤੇ ਉਸਦੀ ਨਕਲੀ ਖੰਬਾ ਨੂੰ ਨੋਚਣ ਲੱਗ ਗਏ। ਜਿਸ ਵਿੱਚ ਉਸਦੇ ਕੁੱਛ ਅਸਲੀ ਖੰਬ ਵੀ ਨਾਲ ਆ ਗਏ। ਦੇ ਖੰਬਾ ਦੇ ਆਉਂਦੇ ਆਉਂਦੇ ਓਹਨੇ ਕੀ ਕੀਤਾ ਜੰਗਲ ਦਾ ਰਾਜਾ ਸ਼ੇਰ ਆਪਣੇ ਦੁਸ਼ਮਣਾਂ ਨੂੰ ਲੜਾਈ ਵਿੱਚ ਰਵਾਉਣ ਵਾਲਾ ਸੀ। ਉਸਨੇ ਕੁੱਛ ਵਿਸ਼ੇਸ਼ ਜਾਨਵਰਾਂ ਨੂੰ ਚੁਣਿਆ। ਜਿਹੜੇ ਯੁੱਧ ਭੂਮੀ ਵਿੱਚ ਅਲੱਗ ਅਲੱਗ ਥਾਵਾਂ ਤੇ ਤਾਇਨਾਤ ਕੀਤੇ ਜਾਣਗੇ। ਸਾਰੇ ਜਾਨਵਰਾਂ ਦੀ ਥਾਂ ਜਿੱਥੇ ਤੈਅ ਹੋ ਗਈ ਤਾਂ ਕਿਸੇ ਨੇ ਸਮਝਿਆ ਕੁੱਤਾ ਗਿਆ ਅਤੇ ਖ਼ਰਗੋਸ਼ ਨੂੰ ਲੜਾਈ ਦੇ ਮੈਦਾਨ ਵਿੱਚ ਨਾ ਲਿਆਇਆ ਜਾਵੇ ਕਾਰਨ ਗਧਾ ਮੂਰਖ ਹੁੰਦਾ ਹੈ ਅਤੇ ਖ਼ਰਗੋਸ਼ ਬੇਹੱਦ ਕੋਮਲ। ਪਰੰਤੂ ਸ਼ੇਰ ਨੂੰ ਇੱਕ ਪ੍ਰਸਤਾਵ ਪਸੰਦ ਨਹੀਂ ਆਇਆ। ਓਹੋ ਬੋਲਿਆ ਤੈਨੂੰ ਪਤਾ ਨਹੀਂ ਹੈ ਕਿ ਲੜਾਈ ਕਿਵੇਂ ਜਿੱਤੀ ਜਾਂਦੀ ਹੈ ਮੈਂ ਦੱਸਦਾ ਹਾਂ ਗਧਾ ਲੜਾਈ ਵਾਲੇ ਕੰਮ ਕਰੇਗਾ ਕਿਓਂਕਿ ਉਹਦੀ ਆਵਾਜ਼ ਭਾਰੀ ਹੈ, ਦੂਰ ਤੱਕ ਜਾਣ ਵਾਲੀ ਹੈ ਅਤੇ ਖ਼ਰਗੋਸ਼ ਵਿਆਹ ਦੇ ਕੰਮ ਕਰੇਗਾ ਭੱਜਣ ਵਿੱਚ ਕਿਸੇ ਤੋਂ ਤੇਜ਼ ਅਤੇ ਫੁਰਤੀਲਾ ਹੋਰ ਕੋਈ ਨਹੀਂ ਹੈ। ਯਾਦ ਰੱਖੀਂ ਬੇਕਾਰ ਕੋਈ ਨਹੀਂ ਹੁੰਦਾ।

ਯਾਰੀ ਦੇ ਦੌਰਾਨ ਇੱਕ ਮੋਰ ਤੇ ਵਿੱਚ ਬਹਿਸ ਹੋ ਗਈ ਇੱਕ ਉਨ੍ਹਾਂ ਚੋਂ ਕੌਣ ਜ਼ਿਆਦਾ ਮਹੱਤਵਪੂਰਨ ਹੈ। ਮੋਰ ਬੋਲਿਆ ਮੈਂ ਸਾਰੇ ਪੰਛੀਆਂ ਤੋਂ ਜ਼ਿਆਦਾ ਸੁੰਦਰ ਹਾਂ। ਮੇਰੀ ਪੂੰਛ ਵਿੱਚ ਅੰਦਰ ਮਨੁੱਖ ਦੇ ਸਾਰੇ ਰੰਗ ਚਮਕਦੇ ਹਨ। ਜਦ ਕਿ ਤੂੰ ਪੂਰਾ ਪੂਰਾ ਅਤੇ ਅੱਧਾ ਹੈ।

ਉਸਨੂੰ ਵੇਖਦੇ ਵੇਖਦੇ ਮੋਰ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ। ਇੱਕ ਕਿਸਾਨ ਰਹਿੰਦਾ ਸੀ। ਉਸ ਕੋਲ ਇੱਕ ਬਿੱਲੀ ਅਤੇ ਭੇਡੂ ਸੀ। ਕਿਸਾਨ ਜਦੋਂ ਕੰਮ ਤੋਂ ਘਰ ਆਉਂਦਾ ਸੀ ਬਿੱਲੀ ਭੱਜ ਕੇ ਕੋਲ ਆ ਜਾਂਦੀ ਸੀ ਉਸਦਾ ਹੱਥ ਚੱਟਦੀ ਉਸਦੀ ਪਿੱਠ ਤੇ ਗੁਦਗੁਦਾਰੀਆਂ ਕੱਢਦੀ। ਉਸਦੇ ਨਾਲ ਆਪਣਾ ਸ਼ਰੀਰ ਰਗੜਦੀ। ਕਿਸਾਨ ਉਸਨੂੰ ਸਹਿਲਾਉਂਦਾ ਤੇ ਉਸਨੂੰ ਖਾਣ ਨੂੰ ਰੋਟੀ ਦਿੰਦਾ ਭੇਡੂ ਦੀ ਉਸਨੂੰ ਇਹ ਪਿਆਰ ਕੀਤਾ ਜਾਵੇ ਅਤੇ ਰੋਟੀ ਖਵਾਈ ਜਾਵੇ। ਇੱਕ ਦਿਨ ਜਦੋਂ ਕਿਸਾਨ ਖੇਤ ਤੋਂ ਘਰ ਆਇਆ ਤਾਂ ਭੇਡੂ ਭੱਜਦਾ ਹੋਇਆ ਉਸਦੇ ਕੋਲ ਆ ਗਿਆ। ਉਸਨੇ ਉਸਦਾ ਹੱਥ ਚੱਟਿਆ ਉਸਦੀ ਲੱਤਾਂ ਨਾਲ ਆਪਣਾ ਸ਼ਰੀਰ ਰਗੜਿਆ। ਕਿਸਾਨ ਨੂੰ ਇੱਕ ਸਭ ਕੁੱਛ ਮਜ਼ਾਕ ਜਿਆ ਲੱਗਣ ਲੱਗਿਆ। ਓਹੋ ਤੇ ਓਹਦੇ ਕਰਨ ਲੱਗ ਗਿਆ ਕਿ ਅੱਗੇ ਕੀ ਹੋਵੇਗਾ । ਭੇਡੂ ਕੋਲ ਕਿਵੇਂ ਰਹੇਗਾ ਤੇ ਉਹ ਸੋਚਣ ਲੱਗਿਆ ਕਿਸਾਨ ਨੂੰ ਇੱਕ ਸਭ ਕੁੱਛ ਮਜ਼ਾਕ ਜਿਆ ਲੱਗਿਆ ਅਤੇ ਓਹੋ ਉਡੀਕ ਕਰਨ ਲੱਗਿਆ ਕਿ ਅੱਗੇ ਕੀ ਹੋਵੇਗਾ। ਭੇਡੂ ਦਾ ਜ਼ਿਆਦਾ ਜੀਅ ਕੀਤਾ ਉਸਨੇ ਵੀ ਪਿਆਰ ਕੀਤਾ ਜਾਵੇ ਅਤੇ ਰੋਟੀ ਖਵਾਈ ਜਾਵੇ। ਇੱਕ ਦਿਨ ਜਦੋਂ ਕਿਸਾਨ ਖੇਤ ਤੋਂ ਘਰ ਆ ਰਿਹਾ ਸੀ, ਭੇਡੂ ਭੱਜਦਾ ਭੱਜਦਾ ਉਸਦੇ ਕੋਲ ਆਇਆ। ਉਸਨੇ ਉਸਦਾ ਹੱਥ ਚੱਟਿਆ, ਉਸਦੀਆਂ ਲੱਤਾਂ ਨਾਲ ਆਪਣਾ ਸ਼ਰੀਰ ਰਗੜਿਆ। ਕਿਸਾਨ ਨੂੰ ਇੱਕ ਸਭ ਕੁੱਛ ਮਜ਼ਾਕ ਜਿਹਾ ਲੱਗਣ ਲੱਗਿਆ ਅਤੇ ਉਹੋ ਇਹ ਉਡੀਕ ਕਰਨ ਲੱਗ ਗਿਆ ਕਿ ਅੱਗੇ ਕੀ ਹੋਵੇਗਾ। ਪਿੱਛੇ ਤੋਂ ਆਇਆ ਪਿਛਲੀਆਂ ਲੱਤਾਂ ਤੇ ਖੜਾ ਹੋ ਗਿਆ। ਕਿਸਾਨ ਦੀ ਪਿੱਠ ਉੱਤੇ ਕੁੱਦਿਆ ਕਿਸਾਨ ਜ਼ਮੀਨ ਤੇ ਡਿੱਗ ਪਿਆ। ਕਿਸਾਨ ਦੇ ਨੇ ਜਦੋਂ ਇਹ ਦੇਖਿਆ ਕਿ ਭੇਡੂ ਥੱਲੇ ਸੁੱਟ ਦਿੱਤਾ ਹੈ ਤਾਂ ਚੁਮਬਕ ਫੜਿਆ ਅਤੇ ਭੇਡੂ ਦੀ ਚੰਗੀ ਮਾਰ ਕੁਟਾਈ ਕੀਤੀ। ਇੱਕ ਬਿੱਲੀ